ਢੋਲੇ ਵਿਚ ਤਾਂ ਫੁੱਫੇ ਕੁੱਟਣੀ ਅਤੇ ਠੱਗ ਸਨ ਰਾਜੇ ਨੂੰ ਬੜਾ ਗੁੱਸਾ ਆਇਆ ਪਰ ਕੀ ਕਰ ਸਕਦਾ ਸੀ, ਅਖੀਰ ਵਜ਼ੀਰ ਨੇ ਇੱਕ ਹਾਰ ਹੋਰ ਚਾਲ ਚੱਲੀ ਉਸਨੇ ਰਾਜੇ ਨਾਲ ਸਲਾਹ ਕਰਕੇ ਸੌਦਾਗਰ ਨੂੰ ਬੁਲਾਇਆ ਤੇ ਕਿਹਾ ਰਾਜਾ ਤੈਥੋਂ ਬਹੁਤ ਖੁਸ਼ ਹਾਂ ਤੈਨੂੰ ਆਪਣਾ ਮੰਤਰੀ ਬਣਾਉਣਾ ਚਾਹੁੰਦੇ ਹਨ ਸੌਦਾਗਰ ਬੜਾ ਪ੍ਰਸੰਨ ਹੋਇਆ ਤਦ ਵਜ਼ੀਰ ਨੇ ਸੌਦਾਗਰ ਨੂੰ ਕਿਹਾ ਮੰਤਰੀ ਬਣ ਕੇ ਤੂੰ ਇਥੇ ਹੀ ਰਹਿਣਾ ਇਸ ਲਈ ਤੂੰ ਆਪਣੀ ਪਤਨੀ ਨੂੰ ਵੀ ਇਥੇ ਹੀ ਲਿਆ ਸੁਦਾਗਰ ਉਸ ਵੇਲੇ ਆਪਣੀ ਪਤਨੀ ਕੋਲ ਤੇ ਉਹ, ਉਸਨੇ ਆਪਣੇ ਮੰਤਰੀ ਬਣਾਏ ਜਾਣ ਗੱਲ ਦੱਸੀ ਨਾਲ ਹੀ ਰਾਜਧਾਨੀ ਵਿਚ ਜਾ ਕੇ ਰਹਿਣ ਦੀ ਕੀਤੀ ਉਸ ਦੀ ਪਤਨੀ ਨੇ ਕਿਹਾ ਕਿ ਇਸ ਵੀ ਰਾਜੇ ਦੇ ਕੋਈ ਚਾਲ ਹੈ ਪਰ ਸੌਦਾਗਰ ਦੇ ਸਿਰ ਤੇ ਮੰਤਰੀ ਬਣਨ ਦਾ ਭੂਤ ਸਵਾਰ ਸੀ ਉਸ ਨੇ ਆਪਣੀ ਪਤਨੀ ਦੀ ਇੱਕ ਨਾ ਮੰਨੀ ਤੇ ਉਹ ਉਸ ਨੂੰ ਲੈ ਕੇ ਰਾਜੇ ਦੇ ਸ਼ਹਿਰ ਆ ਗਿਆ ਰਾਜੇ ਨੇ ਸੌਦਾਗਰ ਨੂੰ ਮਹਿਲਾਂ ਦੇ ਨੇੜੇ ਹੀ ਇੱਕ ਹਵੇਲੀ ਦਿੱਤੀ, ਸੌਦਾਗਰ ਅਤੇ ਉਸ ਦੀ ਪਤਨੀ ਓਥੇ ਰਹਿਣ ਲੱਗੇ ਕੁਝ ਦਿਨ ਹੀ ਬੀਤਦੇ ਸਨ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਉਹ ਸੌਦਾਗਰ ਦੀ ਪਤਨੀ ਨੂੰ ਮਿਲਣ ਲੈ ਆਵੇ। ਵਜ਼ੀਰ ਨੇ ਸੌਦਾਗਰ ਨੂੰ ਬੁਲਾ ਕੇ ਕਿਹਾ ਕਿ ਰਾਜੇ ਨੂੰ ਇੱਕ ਚੀਜ਼, ਦਾ ਕੁਝ ਹੀ ਸਖਤ ਲੋੜ ਹੈ ਉਹ ਉਸ ਚੀਜ਼ ਨੂੰ ਕਿਤੋਂ ਤੋਂ ਲੈ ਕੇ ਆਵੇ ਸੌਦਾਗਰ ਬੜੇ ਭਰੋਸੇ ਨਾਲ ਕਹਿਣ ਲੱਗਾ ਕਿ ਉਹ ਛੇਤੀ ਹੀ ਵਸਤੂ ਲੈ ਵਸਤੂ ਵੀ ਆਵੇਗਾ ਪਰ ਅਸਲੀ ਵਿਚ ਉਸ ਨੂੰ ਇਸ ਵਸਤੂ ਇਸ ਵਸਤੂ ਦੀ ਕੋਈ ਸਮਝ ਨਹੀ ਸੀ ਉਸਨੇ ਘਰ ਆ ਕੇ ਆਪਣੀ ਪਤਨੀ ਨਾਲ ਗੱਲ ਕੀਤੀ ਪਤਨੀ ਸਮਝ ਗਈ ਕਿ ਰਾਜੇ ਨੇ ਸੌਦਾਗਰ ਨੂੰ ਕਿਤੇ ਭੇਜਣ ਦੀ ਚਲੀ ਗਈ ਧੰਨਵਾਦ।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

hello

हांजी ससरिया कल जी

होर केविन होजी तोसी हांजी मं वाडिया, हांजी मं वाडिया तोसी दसो केविन हो.

ਬਸ ਵੜਿਆ ਪਰਿਵਾਰ ਵ ਸੁਬ ਵੜਿਆ ਸਬ ਤੇਆਕ੍ਬ ਟਾਕ ਆ ਗ ਤੁਸੀਂ ਸੁਨੋ ਆਹ ਮੈਂ ਸੋਚ ਰਹੀ ਕ ਅਜੇ ਅਪਾ ਮੰਪਾਜੀ ਸੁਤੀ ਕਵੀ ਪਾਰੁਮ੍ਪਾਰਾ ਬਰੀ ਗਲ ਕਰਨੀ ਕੇਰ ਲੇਨੀ ਆ ਤਾਵਾਨੁ ਕੁਛ idea ਤੁਸੀਂ ਮੇਨੂ ਦਸ ਦੇ ਓ ਓਨਾ ਬਰੀ ਜੀ ਓਨਾ ਬਰੀ ਹਨ ਜੀ ਜੋ ਮੇਨੂ ਪਤਾ ਮੈਂ ਤਾਵਾਨੁ ਦਸ ਦੇਯ੍ਨ੍ਦੀ ਆ ਗ ਓਨਾ ਬਰੀ ਦਸ ਦੋ ਫਿਰ ਮੇਨੂ ਪੰਜਾਬੀ ਤੂ ਵ ਕਵੀ ਪਾਰੁਮ੍ਪਾਰਾ ਹਨ ਜੀ ਪੰਜਾਬੀ ਸੁਖੀ ਕਵੀਤਾ ਡੀ ਆਦਿ ਕਾਸ੍ਟ ਮੁਜ੍ਲੇਸ ਤੋ ਅਪਨੀ ਫ਼ਾਰਸੀ ਫਾਰਸ ਵਿਚੋ club ਤੋ phone ਕਰਨ कोई कोई technology वस्ती काम नई काम नई हॉसकय सुखी फकीरण डे जीवन एते सुरक्षा बारी बहुत ही ही साइड विचो मखलोजात साइड विचों नकली ईजाद.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 ਇਸੀ ਤਰ੍ਹਾ ਪਾਯ੍ਸ਼ ਕੀਤਾ ਹੈ ਬਾਬਾ ਫਰੀਦ ਰਚਨਾ ਗੁਰੂ ਗਾਰੰਟ ਸਾਹਿਬ ਟੀ ਬਹਿਰ ਲੀ ਪਾਣੀ ਦਿਹਾਤ mix ਚਿੰਤਨ ਗੁਣ ਪਾਸ਼ਾ ਦਾ ਸਰੁਕ ਬੋਹਤ ਵੜਿਆ ਜੀ ਟੀ ਤੁਸੀਂ ਮੇਨੂ ਤਕਲ ਸਾਹਿਤ ਬਰੀ ਦਸੋ ਗੀ

ਹੇਠ ਦੀ call ਵਿਚ ਨਾਇਕ ਪ੍ਰਕਾਰ ਦੀਆ ਸਾਹਿਕਤਾ ਬਾਨੀ ਰਚੀ ਜਾਨ ਦੀ ਦਿਸ ਸੁਨ੍ਬਾਲਣਾ ਹੈ ਕ ਕ ਮਾਰਦ ਕਾਰ ਵਿਚ ਪਾਯਦਾ ਹੋਯਾਂ ਪਾਟਰ ਸਾਹਿਬ ਆਪਣਾ ਕੋਈ ਨਾ ਕੋਈ ਤੇ ਸ਼ੋਕੇਰ ਜਰੂਰ ਰਾਕ ਦਾ Doctor जनतन सींग जग्गी नै पाटकार सबह नो अप्रै पेनस्टॉक विच इस तरह परबाशिक किता अधम मान रओ रिवर अमीर कोसरो वारकाफ वाटर कटरी. नहुत वडिआ जी पंजाबी साहिबाल मुल्क एतिहाद Doctor नतांग सींग जग्गी टॉमिकका पंजाबी शहीबाई सरूर दी सरूर मुल्क ऐतिहासि ऐ दोजी सेन. ਕਰਿਪਤਾ ਸ਼ਾਹਿਦ ਸਾਹਿਬ ਨੂ ਸੁਬ ਤੋ ਉਚੀ ਤੋ ਵਸੀਲਾ ਉਸ ਕੀ ਸਾਹਿਬਾ ਇਤ੍ਯਾਸ ਹੈ ਪਰ ਇਸ ਤੋ ਨੀਚੀ ਕੋਈ ਸ਼ਕ ਨਾਈ ਹੈ ਕ ਪੰਜਾਬੀ ਸਾਹਿਬ ਕੀ ਇਤ੍ਯ੍ਹਾਸ ਪਹਲਾ ਲਿਖੀ ਜਾ ਚੁਕੀ ਹੁਣ ਸਾਰੀ ਖੁਰ੍ਦਾਰਿਪ ਵਿਚ ਖਾਰੋਟ ਅਡਰੀ ਟੀ ਪੰਜਾਬੀ ਸਾਹਿਬ ਡੀ ਇਤ੍ਯ੍ਹਾਸ ਡੀ ਕਰ ਮੇਹ੍ਸੂਸ ਕੀਤੀ ਜਾ ਰਹੀ ਕ ਇਸ ਲੀਏ ਉਨਿਵੇਰ੍ਸਿਟੀ ਨੂ ਲੋੜਾ ਵਿਚ ਅਜਿਹਾ ਇਤ੍ਯ੍ਹਾਸ ਲਿਖ੍ਵੋਨੇ ਦੀ ਜੋਸ਼ਨਾ ਬਣਾਈ ਗਈ ਆ ਕਾਮ ਤਾ ਨੂ ਤੋੰਤ੍ਯਾ ਗਿਆ ਇਸ ਦੀ ਪਹਲ ਚੁਕੀ ਹੈ ਤੁਜੀ ਡੀ ਪੀਚੀ ਪੰਜਾਬੀ ਦੀ ਮੇਰੀ ਕੋਲ ਪਾਗਤੀ ਲੇਹਾਰ ਤੋ ਪਾਯਦਾ ਹੋਈ ਬੋਹਤ ਵੜਿਆ ਜੀ ਪੋਰਬ monthcall ਪੋਰਬ monthcall ਦੀ ਸੀਮਾ ਸੁਨ ਪੰਦਰਾ ਸੋ ਏਕੀ ਤੋ ਸਤਰ ਸੋ ਇਕੀਸ ਤਕ ਕੀਤੀ ਹੈ ਇਸ call ਵਿਚ ਰਕੀ ਗਾਏ ਸੇਯ੍ਹਤ ਨੂ ਸੁਮਿਤ ਨੇ ਤਿਨ ਪੰਗਾ ਵਿਚ ਵਾਨ੍ਦ੍ਯਾ ਹੋਯਾ ਹੈ

ਟਾਕ ਹੈ ਜੀ ਪੰਦਰਾ ਸੋ ਇਕੀਸ ਤਕ ਓਨਾ ਦੇ ਬੇਟੀ ਕਾ ਟੀ ਪਾਰਦਰ ਨੇ ਜੁਕ ਦੋ ਦੇ ਵਿਚ ਇਕ ਖਾਸ ਤਬਦੀਲੀ ਲਇਆ ਦਿਤੀ ਕ ਰਾਜ ਨੀ ਟੀ ਤਾਰ੍ਮਿਕ ਸਮਾਜਿਕ ਖੈਯ੍ਤਾਰਾ ਵਿਚ ਕੈਰੂਰ

ਹਾਂਜੀ ਜੀ ਗੁਰੂ ਗ੍ਰਾੰਟ ਸਾਹਿਬ ਨੂ ਤਾਕ੍ਸਿਮੀ ਡੋਲ ਨਾ ਮਨ ਕ ਤਾਰ੍ਮਿਕ ਕਵੇਟਾ ਦੀ ਬੰਦਗੀ ਮਨ ਦੇ ਹਨ ਗੁਰੂ ਗ੍ਰਾਨਤ ਸਾਹਿਬ ਵਿਚ ਜੀ ਰਚਨਾਵਾ ਸ਼ਾਮਿਲ ਹੁਣ ਓਰ ਗੁਰੂ ਨਾਨਕ ਦਾਵੇ ਜੀ ਨੀ ਅਪਣਿਆ ਚਾਰ ਉਦਾਸੀਆ ਦੀ ਸਮਿਤ ਜੋ ਚਾਤ੍ਰਾਵਾ ਕੇਤੇਯਾ ਓਨਾ ਚਾਤ੍ਰਾਵਾ ਦੇ ਦੋਰਾਨ ਛੰਤਾ ਕਟਾ ਤੇ ਪੋਗਤਾ ਦੀ ਬਾਨੀ ਨੂ ਏਕਤਾ ਕੀਤਾ

ਤੇ ਉਸ ਦੇ ਨਾਲ ਘੁਰੁਵਾ ਨਾਲ ਘੁਰੁਵਾ ਨੇ ਆਪਣਾ ਸਲੂਕ਼ ਨੂ ਜੋਰ ਦਿਤਾ ਹੈ ਤਾ ਘੁਰੁ ਗਾਰਸ ਵਿਚ ਬਾਨੀ ਤਾਤੀ ਰਾਗਾ ਵਿਚ ਦਰਜ ਹੈ ਇਸ ਮਹਤਾ ਪੂਰ ਨਿਗ੍ਰੰਤ ਨੂ ਸੁਨ੍ਕਾਲਿਕ ਕਰਨ ਦਾ ਆਪਣਾ ਹੀ ਇਤਹਾਸ ਹੈ ਬਾਨੀ ਕਦੇ ਤੋ ਲਿਖਣੀ ਸ਼ੁਰੂ ਹੋਈ ਓਤੇ ਕਿਵੇ ਅਕਾਤੀ ਗਈ ਏਨਾ ਪ੍ਰੇਸ਼੍ਨੁਰ ਤਾ ਉਤੇ ਇਤਹਾਸ ਦਾਸ੍ਤਾਵੈਜ਼ ਤਾ ਪਸ਼੍ਤ ਕੇਰ੍ਮਾਨਾ ਦੇ पर फिर वि क़ुराख़ बंद सूत्रण तू शोत ग्रेन बंद किता जसगढी है जी

हमद चिराग़ आवाज़ अर्क कबीर सदीक़ लाली सुन्दर दस अहम अब्दुल हकीम तेहबल मियां जान मुहम्मद हासम शशि पुणो.

राज बीबी नंदर हातम नामा मियां इमाम बख्श मालिक शाहब पूरी मलकनि पंग्राम चंदम भागम मैया.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 खान मिया मुहम्मद बख्श किशल सिंह आरिफ अब्दुल मौलवी घुलम रसोल पग श्री पगवान सिंह eighteen fourty two to nineteen

ਹਾਂਜੀ ਜੀ ਅਲੀ ਹੈਦਰ ਸੇਹੇਰ੍ਤਿਯਾਂ ਕਾਫਿਯਾਂ ਵਾਰਤਾਲਾਪ दिली शरचना काफियां शर्फियाँ घंधे बारह माह अथवारा तलाक नुक्ता मेराज शाह जालंधरी खवजह घुलम फरीद. बहुत वाडिया जी बिलकुल जी ते मेनू कोई धार्मिक वि कोई वराय दसो हांजी जी इस्लाम कव हिंदी कवरेज काफी बारह मनः शेरे राम चन्दर जीत क्रेशन कवी क्रेशन विला. बेशन पडेबरा मनः मिथ्र्य सिख का काटते गए बहुत वाडिया जी समपतवन डा वि हसाब ला उदासी गुरो नानक विजेश तरजामनाईठ विजेश तरजाईश पिट्स सेवा समठाईस सम्प्ती संतबानी दुखपंचान पाइए राम सैवा इंकिता शांतपत गुलाब .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 होनर तोसी मेनू पंजाबी िच नई दस झगड़े इतेहज़ पावें हांजी मांडकर

हांजी जी ਭੂਮਿਕਾ पूरब मध् कल विच बचे गे पन्द्र सो सो ईस्वी तो सत्र सो विशेष संखया नक् डे बंदे इक तसवी जिस विच करम पर जी कच्ची कच्ची बाई पतम प्रः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 इस तरह का एते बीस तर्क करराइहैं.

हांजी जी कच्ची गुरो नानक दे ओहदे जीवन दे नल नल . एते जेहराय दोजहय तय तेजहय सेहबान गुरो सेहबान दे विलय तक जारी रहा ते नानक नाम वरत के इस धरम विचार्य न इस कटिया शेलो विच सोविचलित किता गया. गुरो नानक साहेब तो तीन वैक्टीयां ने ने गुरो जे दे न टन बानी राखंरी शोरो कर देत्ती सो ओह्दी मेहेरबानी ते ोसडा पुत्र हरजीत बसंत वो पूरा करके तीन थान डे पन्द्र पन्द्र पूरियां बना दित्य. नानक बानी विशाल दुआ पोर लाये नानक दस् दस् नानक जनन नानक नानक जांदीप खुल के ृत्त केटी गए इस्लिये गुरो अमर दस् जी ने सीखा न कही बानी पहरण दी प्रेरणा देंदेया होनेया ाखेया सी. आवो सिख साथ गुर के पियरों गावो सूचि बनर्जी बानी ते गावो केहरि बानी एसी साथ गुरो बिना होर पीछा है क़ुर्बान बहोत वाडिया जी. ਬੋਹਤ ਵਾਦਿਯ ਜੀ मेरे कॉल कड़ी कवी परम्पराः वराय किया ऑनलाइन पहरड़े हो हांजी जी पंजाब गुरु सेहबान दुवारे चलाया गया ए.

हांजी जी केविन लगी तोवाणु जानकारी बहुत ज़ियादह वाडिया